ਜਿਹੜੇ ਜੇਲ੍ਹ ਕੱਟਦੇ ਹੈ ਕਿਸੇ ਨਾ ਕਿਸੇ ਨੂੰ ਕੋਈ ਜਾਣ ਪਛਾਣ ਤਾਂ ਨਿਕਲ ਆਉਂਦੀ ਹੈ, ਕੋਈ ਨਾ ਕੋਈ ਕਿਸੇ ਦਾ ਸਾਥ ਦੇ ਹੀ ਦਿੰਦਾ ਹੈ ਠੀਕ ਨੀ ਕੋਈ ਨਾ ਕੋਈ ਯਾਰ ਦੋਸਤ ਜਾਂ ਕੋਈ ਨਾ ਕੋਈ ਰਿਸਤੇਦਾਰ ਟੱਕਰ ਹੀ ਜਾਂਦਾ ਹੈ ਅੰਦਰ ਉਹ ਬੇਚਾਰਾ ਪੁਰਾਣਾ ਹੁੰਦੇ ਹੈ ਉਹਦਾ system ਕਰ ਦਿੰਦਾ ਹੈ, ਆਪਣੇ ਨਾਲ ਪਾ ਲੈਂਦਾ ਉਹਨੂੰ ਰੋਟੀ ਪਾਣੀ ਵਧੀਆ ਮਿਲੀ ਜਾਂਦੀ ਹੈ ਉਹਨੂੰ ਮਤਲਬ ਥੋੜ੍ਹਾ ਬਹੁਤਾ ਜੋ ਉਹਨੂੰ ਚਾਹੀਦਾ ਹੁੰਦਾ ਹੈ ਉਹ ਮਿਲ ਜਾਂਦਾ ਹੈ, ਅੱਜ ਕੱਲ੍ਹ ਤਾਂ ਚਲੋ ਸਾਰੀ ਜਗ੍ਹਾ ਨਸ਼ਾ ਕੇਂਦਰ ਖੁੱਲੇ ਹੋਏ ਹੈ ਪੰਜਾਬ ਸਰਕਾਰ ਇੰਨੀ ਵਧੀਆ ਆ ਗਈ, ਹਰ ਜਗ੍ਹਾ ਸੁਵਿਧਾ ਕੇਂਦਰ ਜਿਹੜਾ ਨਸ਼ਾ ਅੱਜ ਕੱਲ੍ਹ ਕਰ ਰਹੇ ਮੁੰਡੇ ਹਰ ਜਗ੍ਹਾ ਖੁੱਲੇ ਹੋਏ ਆ, ਔਰ center ਜਿਹੜੀ ਜੀਭ ਦੇ ਥੱਲੇ ਵਾਲੀ ਗੋਲੀ ਹੁੰਦੀ ਹੈ ਆਹ ਸਭ ਤੋਂ ਵਧੀਆ system ਕਰਿਆ ਹੋਇਆ ਜੇਲ੍ਹਾਂ ਚ, ਮੈਂ ਤਾਂ ਕਹਿ ਰਿਹਾਂ ਚੰਡੀਗੜ੍ਹ ਵਾਲੀ ਜੇਲ੍ਹ ਚ ਵੀ ਹੋਣਾ ਚਾਹੀਦਾ ਬੰਦੇ ਤੜਪ ਤੜਪ ਕੇ ਮਰਦੇ ਹੈ ਅੰਦਰ ਤੋੜ ਹੁੰਦੀ ਹੈ ਬਹੁਤ ਗੰਦੀ ਹੁੰਦੀ ਹੈ ਯਾਰ ਸਹੀ ਨੀ ਜਾਂਦੀ ਬੰਦੇ ਤੋਂ ਚਿੱਟੇ ਦੀ ਤੋੜ, ਚਿੱਟੇ ਦੀ ਕਿਆ ਦਾਰੂ ਦੀ ਹੋਏ ਕੈਪਸੂਲ ਦੀ ਹੋਏ ਕਿਸੇ ਦੀ ਵੀ ਤੋੜ ਹੋਏ ਤੋੜ ਤੋੜ ਹੁੰਦੀ ਹੈ ਆਹ ਬੰਦੇ ਤੋਂ ਸੰਭਲ ਨੀ ਹੁੰਦੀ ਬੰਦੇ ਤੋਂ, ਮੈਂ ਆਹ ਚੀਜ਼ ਦੇਖੀ ਹੈ, ਆਹ ਜਿਹੜੀ ਤੋੜ ਹੁੰਦੀ ਹੈ ਬਹੁਤ ਗੰਦੀ ਚੀਜ਼ ਹੁੰਦੀ ਹੈ ਆਹ, ਉਹ ਬੰਦੇ ਤੋਂ ਨਹੀਂ ਦੇਖ ਹੁੰਦਾ ਬੰਦਾ ਨਾ ਮੈਂ ਜਿੰਨੇ ਬੰਦੇ ਦੇਖੇ ਯਾਰ ਜਿੰਨੀ ਅਖ਼ਬਾਰਾਂ ਚ ਖ਼ਬਰਾਂ ਪੜ੍ਹੀਆਂ ਹੈ News ਚ ਦੇਖਿਆ ਬੰਦੇ ਖ਼ੁਦਕੁਸ਼ੀ ਕਰ ਲੈਂਦੇ ਹੈ ਇਸ ਚੀਜ਼ ਪਿੱਛੇ, ਬਹੁਤ ਹੀ ਮਾੜਾ ਹਾਲ ਹੈ ਬਹੁਤ ਹੀ ਜ਼ਿਆਦਾ ਮਾੜਾ ਹਾਲ ਨਸ਼ੇ ਦਾ ਪੰਜਾਬ ਚ ਨਸ਼ਾ ਤਾਂ ਹੀ ਬੰਦ ਹੋਊਗਾ, ਜੇ ਪਿੱਛੋਂ ਆਉਣਾ ਬੰਦ ਹੋਊਗਾ ਜਦ ਤੱਕ ਪਿੱਛੋਂ ਆਉਣਾ supply ਨੀ ਟੁੱਟਦੀ ਨਾ, ਆਹ ਭਗਵੰਤ ਮਾਨ ਜੀ ਨੇ ਕਿਹਾ ਸੀਗਾ ਹੁਣੇ ਹੀ

ਕਹਿੰਦਾ ਲੇਕਿੰਨ ਮੈਂ ਇੰਨੀ ਜੁਬਾਨ ਦਿਨਾ ਕਹਿੰਦਾ ਮੈਂ ਬੰਦ ਕਰਵਾ ਕੇ ਦਿਖਾਊਂਗਾ ਤੇ ਮੈਨੂੰ ਲੱਗਦਾ ਭਗਵੰਤ ਮਾਨ ਜੀ ਬੰਦ ਕਰਵਾ ਦੇਣਗੇ, ਮੈਂ ਸੱਚੀ ਗੱਲ ਦੱਸਾਂ ਜਿੱਦਾਂ ਉਹ ਕੰਮ ਕਰਦੇ ਪਏ ਹੈ ਨਾ ਅੱਜ ਕੱਲ੍ਹ ਜਿੱਦਾਂ system ਚੱਲਦਾ ਆਪਣੇ ਪੰਜਾਬ ਚ, ਸਫ਼ਾਈ ਮੈਂ ਦੇਖਿਆ ਮੋਹਾਲੀ ਸਾਰਾ city ਇੰਨਾ ਵਧੀਆ ਬਣਾ ਤੇ ਆਹ ਪੰਦਰਾਂ ਵੀਹ ਦਿਨ ਪਹਿਲਾਂ ਮੋਹਾਲੀ ਸੀਗਾ ਮੈਂ ਉੱਥੇ ISP ਜੀ ਆਏ ਸੀਗੇ ਇੰਨੀ security ਇੰਨੇ ਪੁਲਿਸ ਵਾਲੇ ਇੰਨਾ road ਸਾਫ਼ ਮੈਂ ਕਹਿ ਰਿਹਾਂ ਕਿਸੇ ਜਗ੍ਹਾ ਕੋਈ ਇਹ ਜਿਹੀ road ਹੀ ਨੀ ਸੀਗੀ ਜਿੱਥੇ ਜਿਹੜੀ ਖਾਲੀ ਸੀਗੀ ਪੰਦਰਾਂ ਪੰਦਰਾਂ ਵੀਹ ਵੀਹ ਪੁਲਿਸ ਵਾਲੇ ਖੜੇ ਹੈ ਔਰ ਘੱਟ ਤੋਂ ਘੱਟ ਪੰਜਾਹ ਗੱਡੀਆਂ ਹੋਣੀਆਂ ਉੱਥੇ ਜਦ ਭਗਵੰਤ ਮਾਨ ਜੀ ਆਏ ਸੀ ਉੱਧਰ ambulance ਨਾਲ ਏਡੀ security ਉਹਨਾਂ ਦੀ ਦੇਖ ਲਓ ਇੰਨਾ ਵਧੀਆ ਮਤਲਬ ਇੰਨੀ ਵਧੀਆ speech ਦੇ ਕੇ ਗਏ ਨਾ ਉੱਥੇ ਵੀ ਹਾਂ ਵੀ ਮੈਂ ਨਸ਼ਾ ਨਸ਼ੇ ਪਿੱਛੇ ਹੀ ਅੱਜ ਕੱਲ੍ਹ ਜ਼ਿਆਦਾਤਰ speech ਦਿੱਤੀ ਜਾਂਦੀ ਹੈ ਮੈਂ ਤੁਹਾਨੂੰ ਸਹੀ ਗੱਲ ਜੀ ਨਸ਼ਾ ਹੀ ਸਾਰੇ ਆਹੀ ਕਹਿੰਦੇ ਹੈ ਇੱਕੇ ਮੰਗ ਹੈ ਪੰਜਾਬ ਦੀ ਕਿ ਨਸ਼ਾ ਬੰਦ ਕਰਵਾਓ ਵੀ ਆਹ ਜਿਹੜੇ ਕੁੜੀਆਂ ਕਾੜੀਆਂ ਛੇੜਦੇ ਹੈ, ਇਹਨਾਂ ਨੂੰ ਅੰਦਰ ਕਰਵਾਓ ਬਸ ਹੋਰ ਕੋਈ ਮੰਗ ਨੀ ਹੈ ਨਸ਼ੇ ਵਾਲੀ ਮੰਗ ਹੈ ਅੱਜ ਕੱਲ੍ਹ ਪਹਿਲੇ ਪਹਿਲਾ ਮੁੱਦਾ ਹੀ main ਆਹੀ ਹੈ ਨਸ਼ੇ ਵਾਲਾ ਹੋਰ ਕੋਈ ਮੁੱਦਾ ਹੀ ਨੀ ਹੈਗਾ। ਤੈਨੂੰ ਸੱਚੀ ਗੱਲ ਦੱਸਾਂ ਹੋਰ ਕੋਈ ਮੁੱਦਾ ਹੀ ਨੀ ਹੈ ਪੰਜਾਬ ਕੋਲ ਨਸ਼ੇ ਤੋਂ ਇਲਾਵਾ, ਜਿਹੜਾ ਵੀ ਆਊਗਾ ਜਿਹੜਾ ਵੀ ਉਂਗਲੀ ਚੁੱਕੇਗਾ ਨਾ ਨਸ਼ੇ ਪਿੱਛੇ ਹੀ ਚੁੱਕੇਗਾ, ਵੀ ਬਾਈ ਆਹ ਨਸ਼ਾ ਇੱਥੇ ਮਿਲਦਾ ਪਿਆ, ਆਹ ਪਿੰਡ ਚ ਸਰੇਆਮ ਨਸ਼ਾ ਵਿਕਦਾ ਹੈ, ਇੱਥੇ ਸਰੇਆਮ ਮਿਲਦਾ ਹੈ, ਇੱਥੇ ਸਰੇਆਮ ਮੁੰਡੇ ਟੀਕੇ ਲਾਉਂਦੇ ਹੈ ਇੱਥੇ ਸਰੇਆਮ ਏਦਾਂ ਹੁੰਦਾ ਹੈ ਬਸ ਆਹੀ ਕਹੀ ਜਾਓਗੇ, ਉਦੋਂ ਸਰਕਾਰ ਵੀ ਕਿਆ ਕਰੇ ਹੁਣ ਆਪ ਬੇਚਾਰੇ ਨੇ ਠੀਕ ਨੀ ਹੁਣ ਹਰ ਜਗ੍ਹਾ ਪ੍ਰਸਾਸ਼ਨ ਸਹੀ ਵੀ ਨੀ ਹੁੰਦਾ ਪ੍ਰਸਾਸ਼ਨ ਗ਼ਲਤ ਵੀ ਨੀ ਹੁੰਦਾ ਹਰ ਜਗ੍ਹਾ ਪ੍ਰਸਾਸ਼ਨ ਦੀ ਗ਼ਲਤੀ ਵੀ ਨੀ ਹੁੰਦੀ, ਕਈ ਕਈ ਕੁ ਤੋਂ ਹੋ ਜਾਂਦੀ ਹੈ ਗ਼ਲਤੀ ਬੰਦੇ ਦੇ ਬੰਦਾ ਮੰਨ ਵੀ ਲੈਂਦਾ ਹੈ ਪਰ ਕਈ ਜਗ੍ਹਾ ਜਾਣ ਬੁੱਝ ਕੇ ਗ਼ਲਤੀ ਕਰਦਾ ਹੈ, ਉਹ ਫੜਿਆ ਜਾਂਦਾ ਹੈ ਫਿਰ ਬਾਅਦ ਚ action ਤੁਹਾਨੂੰ ਪਤਾ ਹੁੰਦਾ ਹੀ ਹੁੰਦਾ ਹੈ ਬੰਦੇ ਤੇ ਹਰ ਕਿਸੇ ਤੇ ਹੁੰਦਾ ਹੈ, ਠੀਕ ਨੀ ਆਹ ਗੱਲ ਹੁੰਦੀ ਹੈ। ਇਸੇ ਕਰਕੇ ਮੈਂ ਦੇਖਿਆ ਵੀ ਪੰਜਾਬ ਚ ਨਸ਼ਾ ਤਾਂ ਬੰਦ ਹੋ ਜਾਊਗਾ ਮੈਨੂੰ ਇੰਨਾ ਜ਼ਰੂਰ ਪਤਾ, ਨਸ਼ਾ ਬੰਦ ਹੋਣਾ ਹੀ ਹੈ ਪੰਜਾਬ ਚ, ਅੱਜ ਨੀ ਹੋਊਗਾ ਸਾਲ ਬਾਅਦ ਹੋ ਜਾਊਗਾ ਦੋ ਕੁ ਸਾਲ ਬਾਅਦ ਹੋ ਜਾਊਗਾ ਚਾਰ ਸਾਲ ਬਾਅਦ ਹੋ ਜਾਊਗਾ। ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਪੰਜਾਬੀ ਦਾ ਪੜ੍ਹਨ ਜਾ ਰਿਹਾ ਹਾਂ, ਸਿੱਖ ਧਰਮ ਦਾ ਵਿਕਾਸ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਅਧਿਆਤਮਕ ਵਿਰਾਸਤ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਕੇ ਗੁਰੂਗੱਦੀ ਦੀ ਪਰੰਪਰਾ ਸ਼ੁਰੂ ਕੀਤੀ। ਪੰਦਰਾਂ ਸੌ ਉਣਤਾਲੀ ਈਸਵੀ ਤੋਂ ਪੰਦਰਾਂ ਇਕਆਸੀ ਈਸਵੀ ਤੱਕ ਦਾ ਸਮਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਇਸ ਸਮੇ ਦੌਰਾਨ ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੇ ਸੰਗਤ, ਪੰਗਤ, ਮੰਜੀ ਅਤੇ ਮਸੰਦ ਪ੍ਰਥਾ ਵਰਗੀਆਂ ਸੰਸਥਾਵਾਂ ਦੀ ਸਥਾਪਨਾ ਅਤੇ ਵਿਸਥਾਰ ਕੀਤਾ, ਗੁਰੂ ਸਹਿਬਾਨ ਦੇ ਅਦੁੱਤੀ ਯੋਗਦਾਨ ਸਦਕਾ ਸਿੱਖ ਧਰਮ ਬਾਰੇ ਚਾਰੇ ਦਿਸ਼ਾਵਾਂ ਵਿੱਚ ਫੈਲ ਗਿਆ ਭਾਈ ਲਹਿਣਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਇਕੱਤੀ ਮਾਰਚ ਪੰਦਰਾਂ ਸੌ ਚਾਰ ਈਸਵੀ ਵਿੱਚ ਮੱਤੇ ਦੀ ਸਰਾਂਹੇ ਸਰਨਾਗਾ, ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਹੋਇਆ, ਇਹਨਾਂ ਦੇ ਮਾ ਇਹਨਾਂ ਦੇ ਪਿਤਾ ਜੀ ਦਾ ਸ੍ਰੀ ਫੇਰੂਮੱਲ ਅਤੇ ਮਾਤਾ ਜੀ ਦਾ ਨਾਂ

ਪੁੱਤਰੀਆਂ, ਬੀਬੀ ਅਮਰੋ ਅਤੇ ਬੀਬੀ ਅਨੋਖੀ ਸੀ ਪੰਦਰੋਂ ਸੌ ਛੱਬੀ ਈਸਵੀ ਵਿੱਚ ਬਾਬਰ ਦੇ ਪੰਜਾਬ ਤੇ ਹਮਲਾ ਕਾਰਨ ਇਹਨਾਂ ਦਾ ਪਰਿਵਾਰ ਖਡੂਰ ਸਾਹਿਬ ਚਲਾ ਗਿਆ, ਭਾਈ ਲਹਿਣਾ ਜੀ ਦੁਰਗਾ ਮਾਤਾ ਦੇ ਉਪਾਸਕ ਸਨ ਉਹ ਹਰ ਸਾਲ ਮਾਤਾ ਜਵਾਲਾ ਜੀ ਦੀ ਯਾਤਰਾ ਤੇ ਜਾਂਦੇ ਸਨ, ਇੱਕ ਦਿਨ ਉਹਨਾਂ ਨੇ ਭਾਈ ਜੋਧਾ ਜੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਗੁਰੂ ਜੀ ਦੀ ਬਾਣੀ ਸੁਣ ਕੇ ਭਾਈ ਲਹਿਣਾ ਜੀ ਇੰਨੇ ਪ੍ਰਭਾਵਿਤ ਹੋਏ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਚਲੇ ਗਏ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦਾ ਭਾਈ ਲਹਿਣਾ ਜੀ ਤੇ ਇੰਨਾ ਪ੍ਰਭਾਵ ਪਿਆ ਕਿ ਉਹ ਗੁਰੂ ਜੀ ਦੇ ਸਿੱਖ ਬਣ ਗਏ ਅਤੇ ਕਰਤਾਰਪੁਰ ਵਿੱਚ ਹੀ ਗੁਰੂ ਜੀ ਦੀ ਸੇਵਾ ਵਿੱਚ ਰਹਿਣ ਲੱਗ ਗਏ ਉਹਨਾਂ ਦੀ ਸੱਚੀ ਭਗਤੀ ਅਤੇ ਸੇਵਾ ਭਾਵਨਾ ਤੋਂ ਖ਼ੁਸ਼ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣੇ ਗਲ ਨਾਲ ਲਗਾਇਆ। ਗੁਰੂ ਜੀ ਨੇ ਭਾਈ ਲਹਿਣਾ ਨੂੰ ਅੰਗਦ ਦਾ ਨਾਂ ਦੇ ਕੇ ਆਪਣਾ ਉੱਤਰਾਧਿਕਾਰੀ ਨਿੱਯੁਕਤ ਕੀਤਾ ਇਸ ਤਰ੍ਹਾਂ ਭਾਈ ਲਹਿਣਾ ਜੀ ਸਿੱਖਾਂ ਦੇ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਦੇ ਨਾਲ ਪ੍ਰਸਿੱਧ ਹੋਏ ਸ੍ਰੀ ਗੁਰੂ ਸ੍ਰੀ ਗੁਰੂ

ਪਹਿਲਾ ਕੰਮ ਗੁਰਮੁਖੀ ਲਿਪੀ ਦਾ ਮਾਇਆਕਰਣ ਇਸ ਲਿਪੀ ਦਾ ਜਨਮ ਭਾਵੇਂ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਹੋ ਚੁੱਕਿਆ ਸੀ ਪਰੰਤੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਲਿਪੀ ਨੂੰ ਮਿਆਰੀ ਰੂਪ ਪ੍ਰਦਾਨ ਕੀਤਾ। ਜਿਸ ਕਰਕੇ ਇਹ ਲਿਪੀ ਆਮ ਲੋਕਾਂ ਵਿੱਚ ਹਰਮਨ ਪਿਆਰੀ ਬਣ ਗਈ, ਗੁਰੂ ਜੀ ਨੇ ਇਸ ਲਿਪੀ ਨੂੰ ਗੁਰਮੁਖੀ ਗੁਰੂਆਂ ਦੇ ਮੁੱਖ ਵਿੱਚੋਂ ਨਿਕਲਣ ਵਾਲੀ ਦਾ ਨਾਂ ਦਿੱਤਾ। ਗੁਰੂ ਜੀ ਨੇ ਗੁਰਮੁਖੀ ਲਿਪੀ ਵਿੱਚ ਬਾਲਬੋਧ ਵੀ ਲਿਖਿਆ, ਗੁਰੂ ਜੀ ਨੇ ਆਪਣੀ ਬਾਣੀ ਦੀ ਰਚਨਾ ਵੀ ਇਸੇ ਲਿਪੀ ਵਿੱਚ ਹੀ ਕੀਤੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਗੁਰਬਾਣੀ ਦੀ ਪੋਥੀ ਅੰਗਦ ਗੁਰ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਗਏ ਸਨ, ਜਿਸ ਵਿੱਚ ਹੋਰ ਸੰਤਾਂ ਭਗਤਾਂ ਦੀ ਬਾਣੀ ਵੀ ਸ਼ਾਮਲ ਸੀ, ਸ੍ਰੀ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਵੀ ਨਾਨਕ ਨਾਂ ਹੇਠ ਬਾਣੀ ਦੀ ਰਚਨਾ ਕੀਤੀ, ਲੰਗਰ ਪ੍ਰਥਾ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇ ਇਹ ਪ੍ਰਥਾ ਇੱਕ ਮਹੱਤਵਪੂਰਨ ਸੰਸਥਾ ਬਣ ਗਈ, ਲੰਗਰ ਦੀ ਦੇਖ-ਰੇਖ ਉਹਨਾਂ ਦੀ ਧਰਮਪਤਨੀ ਬੀਬੀ ਖੀਵੀ ਜੀ ਆਪ ਕਰਦੇ ਸਨ, ਲੰਗਰ ਵਿੱਚ ਇਸਤਰੀ, ਪੁਰਖ, ਬੱਚੇ, ਗ਼ਰੀਬ, ਬੇਸਹਾਰਾ ਲੋਕ ਬਿਨਾਂ ਭੇਦਭਾਵ ਦੇ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਸਨ, ਲੰਗਰ ਗੁਰੂ ਘਰ ਨੂੰ ਮੰਨਣ ਵਾਲੀ ਸੰਗਤ ਵੱਲੋਂ ਦਿੱਤੇ ਗਏ ਨੂੰ ਦਾਨ ਨਾਲ ਚਲਦਾ ਸੀ ਲੰਗਰ ਪ੍ਰਥਾ ਨਾਲ ਸਮਾਜ ਵਿੱਚ ਭਾਈਚਾਰਾ, ਆਪਸੀ ਸਹਿਯੋਗ ਅਤੇ ਵੰਡ ਕੇ ਛਕਣ ਦੀ ਭਾਵਨਾ ਦਾ ਵਿਕਾਸ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਪ੍ਰਥਾ ਦੀ ਆਰੰਭ ਕੀਤੀ ਸੰਗਤ ਦਾ ਅਰਥ ਹੈ ਇੱਕ ਧਾਰਮਿਕ ਇਕੱਠ ਜਿਸ ਵਿੱਚ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਹਿੱਸਾ ਲੈ ਸਕਦੇ ਸਨ। ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਨੇ ਸੰਗਤ ਨੂੰ ਇੱਕ ਨਵਾਂ ਨਵਾਂ ਸਰੂਪ ਦਿੱਤਾ, ਖਡੂਰ ਸਾਹਿਬ ਵਿੱਚ ਰੋਜ਼ਾਨਾ ਸਵੇਰੇ-ਸ਼ਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸ਼ਬਦ ਕੀਰਤਨ ਕੀਤਾ ਜਾਂਦਾ ਸੀ, ਇਸ ਪ੍ਰਕਾਰ

ਸ੍ਰੀ ਗੁਰੂ ਅੰਗਦ ਦਾ ਦੇ ਦੇਵ ਜੀ ਸਿੱਖ ਸੰਗਤਾਂ ਦਾ ਅਧਿਆਤਮਿਕ ਵਿਕਾਸ ਦੇ ਨਾਲ-ਨਾਲ ਸਰੀਰਿਕ ਵਿਕਾਸ ਵੀ ਕਰਨਾ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਖਡੂਰ ਸਾਹਿਬ ਵਿਖੇ ਸਿੱਖਾਂ ਨੂੰ ਕਸਰਤ, ਕੁਸ਼ਤੀ ਦੀ ਸਿਖਲਾਈ ਦੇਣ ਲਈ ਇੱਕ ਅਖਾੜਾ ਤਿਆਰ ਕੀਤਾ, ਜਿਸ ਨੂੰ ਮੱਲ ਅਖਾੜਾ ਕਿਹਾ ਜਾਂਦਾ ਸੀ ਇਹ ਪਰੰਪਰਾ ਹੀ ਬਾਅਦ ਵਿੱਚ ਸਿੱਖਾਂ ਦੀ ਸੈਨਿਕ ਸ਼ਕਤੀ ਦੀ ਸਹਾਇਕ ਬਣੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪੰਦਰਾਂ ਸੌ ਛਿਆਲੀ ਈਸਵੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਨਿਗਰਾਨੀ ਹੇਠ ਗੋਇੰਦਵਾਲ ਨਗਰ ਦੀ ਸਥਾਪਨਾ ਕੀਤੀ, ਸਮਾਂ ਪਾ ਕੇ ਗੋਇੰਦਵਾਲ ਸਿੱਖਾਂ ਦਾ ਇੱਕ ਵੱਖਰਾ ਪ੍ਰਮੁੱਖ ਕੇਂਦਰ ਬਣ ਗਿਆ। ਪੰਦਰਾਂ ਸੌ ਬਵੰਜਾ ਈਸਵੀ ਵਿੱਚ ਜੋਤੀ-ਜੋਤ ਸਮਾਉਂਣ ਤੋਂ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਗੁਰਗੱਦੀ ਨਹੀਂ ਦਿੱਤੀ, ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਇਹ ਉਹਨਾਂ ਦਾ ਬਹੁਤ ਹੀ ਮਹੱਤਵਪੂਰਨ ਕਦਮ ਸੀ, ਉਣੱਤੀ ਮਾਰਚ ਪੰਦਰਾਂ ਸੌ ਬਵੰਜਾ ਈਸਵੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਸਮਾ ਗਏ, ਉਹਨਾਂ ਨੇ ਤੇਰਾਂ ਸਾਲ ਤੱਕ ਸਿੱਖ ਧਰਮ ਦੀ ਨਿਸ਼ਕਾਮ ਭਾਵ ਨਾਲ ਸੇਵਾ ਕੀਤੀ, ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਪੰਜ ਮਈ, ਚੌਦਾਂ ਸੌ ਉਣੱਤਰ ਈਸਵੀ ਨੂੰ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿਖੇ ਹੋਇਆ ਸੀ ਇਹਨਾਂ ਦੇ ਪਿਤਾ ਦਾ ਨਾਂ ਤੇਜਭਾਨ ਅਤੇ ਮਾਤਾ ਦਾ ਨਾਂ ਸੁਲੱਖਣੀ ਸੀ, ਇਹਨਾਂ ਦਾ ਵਿਆਹ ਦੇਵੀਚੰਦ ਦੀ ਪੁੱਤਰੀ ਮਨਸਾ ਦੇਵੀ ਨਾਲ ਹੋਇਆ, ਇਹਨਾਂ ਦੇ ਦੋ ਪੁੱਤਰ ਮੋਹਣ ਅਤੇ ਮੋਹਰੀ ਅਤੇ ਦੋ ਪੁੱਤਰੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਸਨ ਸ੍ਰੀ ਗੁਰੂ ਅਮਰਦਾਸ ਜੀ ਹਰ ਹਰ ਹਰਿਦੁਆਰ ਵਿਖੇ ਗੰਗਾ ਇਸ਼ਨਾਨ ਲਈ ਜਾਂਦੇ ਸਨ ਪਰੰਤੂ ਇੱਕ ਦਿਨ ਗੁਰੂ ਸ੍ਰੀ ਅਮਰਦਾਸ ਜੀ ਨੇ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਦੀ ਧਰਮ ਪਤਨੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ ਅਤੇ ਉਹ ਪ੍ਰਭਾਵਿਤ ਹੋਏ, ਉਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਖਡੂਰ ਸਾਹਿਬ ਗਏ ਅਤੇ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰ ਲਿਆ, ਗੁਰੂ ਜੀ ਤਨ, ਮਨ ਨਾਲ ਸੰਗਤ ਦੀ ਸੇਵਾ ਵਿੱਚ ਨਿਰੰਤਰ ਲੱਗੇ ਰਹੇ, ਮਾਰਚ ਪੰਦਰਾਂ ਸੌ ਬਾਈ ਬਵੰਜਾ ਈਸਵੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਦੀ ਅਸ ਅਸਧਾਰਨ ਨਿਮਰਤਾ ਅਤੇ ਸੇਵਾ ਤੋਂ ਪ੍ਰਭਾਵਿਤ ਹੋ ਕੇ ਗੁਰਗ ਗੁਰਗੱਦੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਇਸ ਸਮੇ ਗੁਰੂ ਅਮਰਦਾਸ ਜੀ ਦੀ ਉਮਰ ਤੇ ਤਹੇਤਰ ਸਾਲ ਦੀ ਸੀ, ਗੁਰਗੱਦੀ ਪ੍ਰਾਪਤ ਕਰਨ ਤੋਂ ਬਾਅਦ ਗੁਰੂ ਅਮਰਦਾਸ ਜੀ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਸੇਵਾ ਨੂੰ ਫਲ ਲਗਦਾ ਹੈ ਖਡੂਰ ਸਾਹਿਬ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਲੱਗੇ ਰਹਿੰਦੇ ਸਨ। ਉਨ੍ਹਾਂ ਨੇ ਜਲ ਦੀ ਸੇਵਾ ਸੰਭਾਲ ਲਈ, ਉਹ ਸ੍ਰੀ ਗੁਰੂ ਅੰਗਦ ਦੇਵ ਜੀ ਲਈ ਰੋਜ਼ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆਉਂਦੇ ਅਤੇ ਸ੍ਰੀ ਗੁਰੂ ਜੀ ਨੂੰ ਇਸਨਾਨ ਕਰਵਾਉਂਦੇ ਇਸ

ਉਧਰ ਗੁਰੂ ਜੀ ਦੇ ਪੁੱਤਰ ਦਾਤੂ ਅਤੇ ਦਾਸੂ ਖੁਦ ਨੂੰ ਗੁਰਗੱਦੀ ਦਾ ਅਧਿਕਾਰੀ ਸਮਝਦੇ ਸਨ ਅਤੇ ਬਾਬਾ ਅਮਰਦਾਸ ਜੀ ਨਾਲ ਈਰਖਾ ਕਰਦੇ ਸਨ, ਬਾਬਾ ਬੁੱਢਾ ਜੀ ਨੇ

ਧਰਮ ਦੇ ਵਿਕਾਸ ਲਈ ਉਹਨਾਂ ਨੇ ਕਈ ਸ਼ਲਾਘਾਯੋਗ ਕਾਰਜ ਕੀਤੇ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ, ਗੋਇੰਦਵਾਲ ਨਗਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਹੇਠ ਕਰਵਾਈ, ਗੁਰਗੱਦੀ ਤੇ ਬੈਠਣ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਪੰਦਰਾਂ ਸੌ ਬਵੰਜਾ ਈਸਵੀ ਵਿੱਚ ਇੱਥੇ ਬਾਉਲੀ ਦਾ ਨਿਰਮਾਣ ਸ਼ੁਰੂ ਕਰਵਾਇਆ ਤੇ ਪੰਦਰਾਂ ਸੌ ਉਣਾਹਠ ਈਸਵੀ ਵਿੱਚ ਪੂਰਾ ਕਰਵਾਇਆ, ਇਸ ਬਾਉਲੀ ਦੀ ਬਾਉਲੀ ਦੀਆਂ ਚੁਰਾਸੀ ਪੌੜੀਆਂ ਹਨ, ਬਾਉਲੀ ਦੇ ਨਿਰਮਾਣ ਨੇ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਵਿੱਚ ਅੰਹਿਮ ਯੋਗਦਾਨ ਪਾਇਆ ਲੰਗਰ ਪ੍ਰਥਾ ਦਾ ਵਿਸਥਾਰ, ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਲੰਗਰ ਪ੍ਰਥਾ ਦਾ ਵਿਸਥਾਰ ਕਰਦੇ ਹੋਏ ਗੁਰੂ ਅਮਰਦਾਸ ਜੀ ਨੇ ਦਰਸ਼ਨ ਕਰਨ ਆਉਣ ਵਾਲੇ ਸਾਰੇ ਸ਼ਰਧਾਲੂਆਂ ਲਈ ਪਹਿਲੀ ਸੰਗਤ ਪਾਛੈ ਸੰਗਤ ਦਾ ਸਿਧਾਂਤ ਲਾਗੂ ਕੀਤਾ, ਸੰਗਤਾਂ ਨੂੰ ਲੰਗਰ ਲਈ ਆਪਣੀ ਹੱਕ ਦੀ ਕਮਾਈ ਵਿੱਚੋਂ ਦਾਨ ਦੇਣ ਲਈ ਪ੍ਰੇਰਿਤ ਵੀ ਕੀਤਾ, ਇਸ ਪ੍ਰਥਾ ਨਾਲ ਸੰਗਤ ਵਿੱਚ ਜਾਤੀ ਭੇਦ ਭਾਵ ਸਮਾਪਤ ਕੀਤਾ ਗਿਆ, ਜਿਸ ਨਾਲ ਉਹਨਾਂ ਨੂੰ ਏਕਤਾ ਦੀ ਭਾਵਨਾ ਵੀ ਵਿਕਸਿਤ ਕੀਤਾ। ਜਦੋਂ ਮੁਗਲ ਬਾਦਸ਼ਾਹ ਅਕਬਰ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਵਿਖੇ ਆਇਆ ਅਤੇ ਉਸ ਨੇ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸ੍ਰੀ ਗੁਰੂ ਅਮਰ ਦਾਸ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸ਼ਬਦਾਂ ਦੀ ਪੋਥੀ ਪ੍ਰਾਪਤ ਹੋਈ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਸਤਾਰਾਂ ਰਾਗਾਂ ਵਿੱਚ ਨੋਂ ਸੌ ਸੱਤ ਸ਼ਬਦਾਂ ਦੀ ਰਚਨਾ ਕਰਕੇ ਇਸ ਪੋਥੀ ਵਿੱਚ ਸ਼ਾਮਲ ਕੀਤਾ ਮੰਜੀ ਪ੍ਰਥਾ, ਮੰਜੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਸ੍ਰੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਆਰੰਭ ਕੀਤੀ। ਗੁਰੂ ਜੀ ਨੇ ਬਾਈ ਮੰਜੀਆਂ ਦੀ ਸਥਾਪਨਾ ਕੀਤੀ ਗੁਰੂ ਸਾਹਿਬ ਮੰਜੀਆਂ ਦੇ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ ਇਹ ਮੰਜੀਦਾਰ ਗੁਰੂ ਸਾਹਿਬ ਅਤੇ ਸੰਗਤ ਦੇ ਵਿਚਾਰ ਦੀ ਕੁੜੀ ਦਾ ਕਾਰਜ

ਰਾਹੀਂ ਗੁਰੂ ਘਰ ਦੇ ਨੇੜੇ ਜੁੜੀਆਂ ਹੋਈਆਂ ਸਨ ਸਿੱਖ ਧਰਮ ਦੇ ਯੋਜਨਾ ਵਿਕਾਸ ਵਿੱਚ ਇਸ ਪ੍ਰਥਾ ਨੇ ਮਹੱਤਵਪੂਰਨ ਯੋਗਦਾਨ ਦਿੱਤਾ ਮੁਗ਼ਲ ਸਮਰਾਟ ਅਕਬਰ ਸ੍ਰੀ ਅਮਰਦਾਸ ਜੀ ਦੀ ਸ਼ਖਸੀਅਤ ਤੋਂ ਉਹ ਪ੍ਰਭਾਵਿਤ ਸੀ ਉਹ ਪੰਦਰਾਂ ਸੌ ਸਤਾਹਠ ਈਸਵੀ ਵਿੱਚ ਗੁਰੂ ਜੀ ਨੂੰ ਮਿਲਣ ਲਈ ਗੋਇੰਦਵਾਲ ਆਇਆ, ਅਕਬਰ ਨੇ ਗੁਰੂ ਜੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਸੰਗਤ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ, ਅਕਬਰ ਲੰਗਰ ਪ੍ਰਬੰਧ ਤੋਂ ਬਹੁਤ ਪ੍ਰਭਾਵਿਤ ਹੋਇਆ ਉਸ ਸਮੇਂ ਪੰਜਾਬ ਵਿੱਚ ਕਾਲ ਪਿਆ ਪਿਆ ਹੋਇਆ ਸੀ, ਗੁਰੂ ਜੀ ਦੇ ਕਹਿਣ ਤੇ ਅਕਬਰ ਬਾਦਸ਼ਾਹ ਨੇ ਕਿਸਾਨਾਂ ਦਾ ਲਗਾਨ ਮਾਫ਼ ਕਰ ਦਿੱਤਾ thank you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

Okay hello

ਹੋਰ ਪਾਜੀ ਕਿੱਥੇ ਤੱਕ ਪਹੁੰਚ ਜੇ ਆਏ ਨਹੀਂ ਜੇ ਮੈਂ ਯਾਰ ਤੈਨੂੰ ਕੀ ਦੱਸਾਂ ਆਉਂਦੇ ਤੇ ਪਏ ਸੀ ਗੱਡੀ ਰਾਹ ਵਿੱਚ ਖਰਾਬ ਹੋ ਗਈਆਂ

ਪੈਣੀ ਹੈ ਰਾਤ ਵੀ ਲੱਗ ਸਕਦੀ ਹੈ ਭਰਾਵਾਂ ਇਥੇ ਅੱਛਾ

ਏ ਹੋਹੀ ਉਹ ਯਾਰ ਏਧਰ ਤੁਹਾਡਾ ਬਾਈਪਾਸ ਨਹੀਂ ਹੈ ਜਿਹੜਾ ਅੰਮ੍ਰਿਤਸਰ

ਅੱਛਾ

ਹੂ ਅੱਛਾ ਤੇ ਫਿਰ ਹੁਣ ਕੀ ਕਹਿੰਦੇ ਹੈ ਹੁਣ ਗੱਲ ਏਦਾਂ ਹੈ ਜੋ ਉਹਦੇ ਅੰਦਰੋਂ ਮਤਲਬ bearing ਬੂਰਿੰਗ ਦਾ ਕੰਮ ਹੋ ਗਿਆ ਮਤਲਬ ਤੇ ਲਿਆਉਣਾ ਪੈਣਾ ਲੱਗ ਜਾਣਾ ਅੱਜ ਦਾ ਦਿਨ ਏਥੇ ਕਲ ਕਲ

ਮੈਂ ਕਿਹਾ ਅਸੀਂ ਜੇ ਤੁਹਾਨੂੰ ਡੀਕਨ ਡਏਸੀ ਡੀਕਨ ਤੇ ਤੂੰ ਮੈਨੂੰ ਪਤਾ ਡਆਵਾ ਪਰ ਹੁਣ ਮੈਂ ਕੀ ਕਰ ਸਕਦਾ ਹਾਂ

ਚਲ ਤੂੰ ਆ ਜਾਵੀਂ ਮੇਰੇ ਕੋਲ ਜੇ ਤੈਨੂੰ ਪਤਾ ਵਾਤੇ ਤੈਨੂੰ dress ਦੱਸ ਦਵਾਂਗਾ

ਅੱਜ ਮੁਸ਼ਕਿਲ ਹੀਂ ਹੈ ਯਾਰ

ਅੱਛਾ ਅੱਛਾ ਹੋਰ ਸੁਣਾ

ਕਰਨ ਖੇਡਦਾ game ਗੂਮ ਕੇ ਨਹੀ ਕਰਨ ਵੀ ਛੱਡ ਗਿਆ ਜਦੋਂ ਦੀ ਮੈਂ ਅੱਡੀ ਯਾਰ ਮੇਰੀ ਜਿਹੜੀ ਆਪਣੀ id ਸੀਨਾ ਖੁਦ ਦੀ ਮੁੰਡੇ ਨੇ phone ਕੀਤਾ ਉਹਨੂੰ ਦੇ ਦਿੱਤੀ ਮੈਂ ਜਾਂ ਤੂੰ ਪਹਿਲਾਂ phone ਕਰਦਾ ਤੈਨੂੰ ਦੇ ਦੇਣੀ ਸੀ

ਮੇਰੇ ਕੋਲ ਉਹਦਾ ਹੀ id ਪਈ ਹੈ ਉਹਦੀ ਆਹੋ ਸੱਚ ਤੇਰੇ ਕੋਲ ਤੇ ਹੈਗੀ